ਘਰਵਾਲੀ ਸਕੂਲ ਜਾਣ ਨੂੰ ਤਿਆਰ ਹੁੰਦੀ ਰੋਜ ਬੁੜ ਬੁੜ ਕਰਦੀ ਤੇ ਮੱਥਾ ਤੀਊੜੀਆਂ ਨਾਲ ਭਰ ਆਖਦੀ ਨਿਕੰਮਾ ਏ, ਤੂੰ ਜੋ ਸਾਰੀ ਉਮਰ ਭਰਾ ਥਲੇ ਲਗਿਆ ਰਿਹਾ ਤੈਨੂੰ ਲਾਈ ਲੱਗ ਨੂੰ ਭੋਰ ਭੋਰ ਕੇ ਖਾਵੇ ਤੂੰ ਹਾਲੇ ਵੀ ਓਹਨਾ ਮਗਰ ਬੱਕਰੀ ਵਾਂਗ ਮੈਂ ਮੈਂ ਕਰਦਾ ਫਿਰਦਾ ਅੱਡ ਚੂਲਾ ਚੌਂਕਾ ਹੋਵੇ ਤਾਂ ਬੰਦਾ ਆਵਦੀ ਮਰਜੀ ਦਾ ਖਾ ਪੀ ਹੰਢਾ ਲੈਂਦਾਂ ਤੂੰ ਵਡਿਆ ਰਹਿ ਭਰਾ ਦੇ ਢੂਹੇ ਚ ਕਿ ਬੋਲਦਾ ਚੁੱਪ ਕਰਕੇ ਸੁਣ ਲੈਂਦਾ ਤੇ ਪਰ ਹਾਂ ਕਦੇ ਚੁਕਿਆ ਚੁਰਾਇਆ ਭਰਾ ਮਹੂਰੇ ਜਾ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਬਰਾਂਡੇ ਵਿਚ ਲਗੀ ਬੀਬੀ ਫੋਟੋ ਚ ਘੂਰ ਘੂਰ ਵੇਖਣ ਲਗਦੀ ਤੇ ਮੈਂ ਹਾਲ ਚਾਲ ਪੁੱਛ ਜਾ ਫਿਰ ਖੇਤੀ ਦੀ ਗੱਲ ਕਰ ਓਹਨੇ ਪੈਰੀ ਵਾਪਿਸ ਕਮਰੇ ਚ ਮੁੜ ਆਉਂਦਾ ਬੋਲਦਾ ਵੀ ਕਿਮੇ ਯਾਦ ਆ ਜਾਂਦਾ ਕਿ ਕਿਵੇਂ ਬਾਈ ਸੇਵੀਂ ਤੋਂ ਹੱਟ ਕੇ ਹੀ ਖੇਤ ਦਾ ਕੱਮ ਕਰਨ ਲੱਗ ਗਿਆ ਸੀ ਬਾਪੂ ਤੇ ਬਾਈ ਨੇ ਬਥੇਰਾ ਕੰਮ ਕੀਤਾ ਉਮਰ ਤੋਂ ਪਹਿਲਾ ਹੀ ਬਾਈ ਦੀ ਦਾੜੀ ਤੇ ਚੀਟੇ ਧੌਲੇ ਆ ਗਏ ਸੀ

ਜਿਨ੍ਹਾਂ ਚਿਰ ਪੜ੍ਹਦਾ ਸੀ ਬਾਈ ਨੇ ਕਦੇ ਕੋਈ ਕੰਮ ਕਰਨ ਨੂੰ ਨਹੀਂ ਸੀ ਕਿਹਾ ਤੇ ਨਾ ਕਦੇ ਸਾੜ੍ਹਾ ਕੀਤਾ ਸੀ ਤੇ ਹਾਂ ਹੋਸਟਲ ਚੋ ਆਕੇ ਮੈਂ ਵੀ ਇਕ ਦਿਨ ਪੱਠੇ ਵਢਣ ਚਲਾ ਗਿਆ ਤਾਂ ਬਾਈ ਨੇ ਬਹੁਤ ਮਨ੍ਹਾ ਕੀਤਾ ਕੇ ਤੇਰੇ ਖਲੀਆਂ ਪੈ ਜਾਣ ਗਿਆਂ ਪਰ ਮੈਂ ਬਾਈ ਦੀ ਨਾ ਸੁਣੀ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

ਬੀਬੀ ਨੇ ਪੂਰੀ ਹੋਣ ਤੋਂ ਪਹਿਲਾ ਇਹੀ ਕਿਹਾ ਸੀ ਕਿ ਲੋਕਾਂ ਨੂੰ ਤਮਾਸ਼ਾ ਨਾ ਦਿਖਾਉਣਾ, ਰਲ ਮਿਲ ਕੇ ਰਹਿਓ ਬਾਈ ਨੇ ਬੀਬੀ ਤੋਂ ਬਾਅਦ ਮੇਰਾ ਪਹਿਲਾ ਤੋਂ ਵੱਧ ਖਿਆਲ ਰੱਖਿਆ ਚੂਰੀ ਆਪ ਕੁਟਦਾ, ਤੇ ਮੇਰੀ ਪਸੰਦੀ ਦਾ ਪੁਦੀਨੇ ਦੀ ਚਟਨੀ ਵੀ ਆਪੇ ਬਣਾਉਂਦਾ ਤਾਂ ਕਿ ਕਦੇ ਏ ਨਾ ਲਗੇ ਕੇ ਬੀਬੀ ਤੋਂ ਬਾਅਦ ਕਿਸੀ ਨੇ ਖਿਆਲ ਨੀ ਰੱਖਿਆ, ਮੇਰੇ ਵਿਆਹ ਚ ਤਾ ਮੂਰੇ ਹੋਕੇ ਸਾਰੇ ਕਾਰਜ ਆਪ ਕੀਤੇ ਮਾਂ ਬਣਕੇ ਪਿਓ ਬਣ ਕੇ ਪਾਣੀ ਵਾਰਨ ਵੇਲੇ ਵੱਡੀ ਭੂਆ ਥਾਲ ਚੁਕੀ ਫਿਰੇ ਤਾ ਬਾਈ ਨੇ ਓਹਤੋਂ ਥਾਲ ਫੜ੍ਹ ਕੇ ਆਪ ਪਾਣੀ ਵਾਰ ਕੇ ਪੀਤਾ ਭਰੇ ਗਲੇ ਨਾਲ ਮੈਂ ਬਾਈ ਦੇ ਪੈਰੀ ਹੱਥ ਲੈ ਕੇ ਗੱਲ ਲਗ ਗਿਆ ਸੀ ਘਰਵਾਲੀ ਨੂੰ ਸਭ ਡਰਾਮਾ ਲਗਦਾ ਸੀ ਓਦੋ ਵੀ ਤੇ ਹੁਣ ਵੀ ਮੈਂ ਪਟਵਾਰੀ ਲਗਾ ਤੇ ਮੇਰੀ ਘਰਵਾਲੀ ਸਰਕਾਰੀ ਟਿੱਚਰ ਸੁਖ ਨਾਲ ਬਥੇਰੀ ਕਮਾਈ ਸੀ ਸਾਡੇ ਦੋਹਾਂ ਦੀ

ਤੇ ਉਸ ਦੀ ਮੇਹਨਤ ਤੇ ਕਿੰਤੂ ਪ੍ਰੰਤੂ ਕਿਮੇ ਕਰ ਸਕਦਾ ਸੀ ਘਰਵਾਲੀ ਆਵਦੀ ਤਨਖਾਂ ਨਾਲ ਆਵਦੇ ਸ਼ੋਂਕ ਪੂਰੇ ਕਰਦੀ ਆਵਦੇ ਲਈ ਘਰਵਾਲੀ ਨੇ ਨਵੀ ਸਕੂਟਰੀ ਲਈ ਤੇ ਫਿਰ ਕਾਰ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

ਆਪਾਂ ਸਾਰੇ ਚਲਦੇ ਆ ਬਾਈ ਨੇ ਹੱਸਕੇ ਆਖਣਾ ਨਾ ਨਿਕਿਆ ਸਾਡਾ ਤਾਂ ਘਰ ਹੀ ਸ਼ਿਮਲਾ ਹੈ ਨਾ ਸ਼ੋਂਕ ਹੈ ਆਪਾਂ ਨੂੰ ਘਰ ਚੰਗਾ ਲਗਦਾ ਆਵਦੀ ਭਰਜਾਈ ਨੂੰ ਲੈਜੋ ਜੇ ਜਾਂਦੀ ਹੈ ਤਾਂ ਭਰਜਾਈ ਨੂੰ ਪੁੱਛਣਾ ਤੇ ਓਹਨੇ ਕਹਿਣਾ ਕੇ ਜੇ ਥੋਡਾ ਬਾਈ ਨੀ ਜਾਂਦਾ ਤਾ ਮੈਂ ਕਿ ਕਰਨਾ ਓਥੇ ਸੂਰਤ ਮਗਰ ਰਹਿੰਦੀ ਤੇ ਨਾਲੇ ਜੇੜ੍ਹੀ ਵਾਢੇ ਚ ਖੜੀ ਮੱਝ ਹੱਥ ਪਈ ਉਸ ਦਾ ਕਿ ਕਰਾਂ ਗੇ ਵਡੱਪਣ ਸੀ ਕਿ ਓਹਨਾ ਨੇ ਕਦੇ ਸਾਹੜਾ ਨਹੀਂ ਸੀ ਕੀਤਾ ਕਦੇ ਕਦੇ ਭਾਬੀ ਦੇ ਘਸੀ ਚੁੰਨੀ ਵੇਖਦਾ ਤਾਂ ਮੈਂ ਮਜਾਕ ਕਰਦਾ ਆਖ ਦਿੰਦਾ ਕੇ ਜਾ ਬਾਈ ਨਾਲ ਸ਼ਹਿਰ ਤੇ ਚੀਨ ਮੀਨ ਲੈ ਆ

ਪਰ ਬਾਈ ਸੀ ਕੇ ਰੌਲਾ ਪਾ ਦਿੰਦਾ ਕੇ ਪੈਸੇ ਕਿਥੋਂ ਆਏ ਘਰ ਵਾਲੀ ਦਾ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਜਾਂਦਾ ਕੇ ਮੇਰੇ ਤੋਂ ਪਰਦੇ ਰੱਖਦਾ ਹੈ ਦਸੋ ਤਾ ਮਿਹਣੇ ਸੁਣੋ ਤੇ ਨਾ ਦਸੋ ਤਾਂ ਡਰਾਮੇ ਝਲੋ ਨਿੱਤ ਦੇ ਕਲੇਸ਼ ਤੋਂ ਅਕੇ ਨੇ ਇਕ ਦਿਨ ਮੈਂ ਆਵਦੀ ਸੱਸ ਨੂੰ ਫੋਨ ਕੀਤਾ ਕੇ ਜਾਂ ਤਾਂ ਇਹਨੂੰ ਸਮਝਾ ਲੋ ਤੇ ਯਾ ਫਿਰ ਲੈ ਜੋ ਨਹੀਂ ਮੈਂ ਮਰ ਜਾਣਾ ਫਾਹਾ ਲੈਕੇ ਦੁਖੀ ਕੀਤਾ ਪਿਆ ਇਹਨੇ ਨਾ ਜੀਣ ਦਿੰਦੀ ਏ ਨਾ ਮਰਨ ਦਿੰਦੀ ਏ ਮੇਰੀ ਸੱਸ ਤੇ ਸੋਹਰਾ ਅੱਧੇ ਘੰਟੇ ਚ ਆਗਏ ਘਰ ਆਕੇ ਓਹਨਾ ਮੇਰੇ ਬਾਰੇ ਪੁੱਛਿਆ ਪਟਵਾਰ ਖਾਣੇ ਪਤਾ ਕੀਤਾ ਪਰ ਮੈਂ ਆਪਣੇ ਕਿਸੇ ਦੋਸਤ ਘਰ ਬੈਠਾ ਸੀ ਤੇ ਫੋਨ ਬੰਦ ਕਰ ਦਿੱਤਾ ਸੀ ਬਾਈ ਲੱਭਦਾ ਲਭਓਂਦਾ ਓਥੇ ਆਇਆ ਕਿਉਂਕਿ ਬਾਈ ਮੇਰੇ ਹੋਸਟਲ ਵਾਲੇ ਦੋਸਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਆਉਂਦੇ ਹੀ ਬਾਈ ਨੇ ਮੇਰੇ ਕੰਨ ਤੇ ਦੋ ਚਪੇੜੇ ਮਾਰੇ ਤੇ ਕਿਹਾ ਕਿ ਡਰਾਮਾ ਏ ਪਹਿਲੀ ਵਾਰ ਬਾਈ ਨੇ ਮੇਰੇ ਤੇ ਹੱਥ ਚੁਕਿਆ ਉਸ ਔਰਤ ਲਈ ਜੋ ਬਾਈ ਨੂੰ ਦੇਖ ਨਹੀਂ ਸੀ ਜਰਦੀ ਬਾਈ ਮੋਹਰੇ ਉਸ ਵੇਲੇ ਵੀ ਕੁਝ ਨਾ ਬੋਲਿਆ ਗਿਆ ਬਸ ਇੰਨਾ ਜਰੂਰ ਕਿਹਾ ਕੇ ਬਾਈ ਗਲਤੀ ਹੋਗੀ ਨਹੀਂ ਸੁਸਾਈਡ ਕਰਦਾ ਬਾਈ ਮੋਟਰਸਾਇਕਲ ਤੇ ਬਿਠਾ ਘਰ ਲੈ ਗਿਆ ਅਗੇ ਦੇਖਿਆ ਭਾਬੀ ਨੇ ਘਰਵਾਲੀ ਨੂੰ ਬੁਕਲ ਚ ਲਿਆ ਹੋਇਆਂ ਸੀ ਤੇ ਚੁੱਪ ਕਰਾ ਰਹੀ ਸੀ ਬਾਈ ਨੇ ਮੈਨੂੰ ਉਤਾਰ ਕੇ ਜਾ ਕੇ ਮੇਰੀ ਘਰਵਾਲੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਚੁੱਪ ਕਰ ਧੀਏ ਕਿੱਧਰੇ ਨੀ ਜਾਣ ਦਿੰਦਾ ਇਹਨੀ ਮੈਂ ਤੇ ਨਾ ਤੂੰ ਕਿੱਧਰੇ ਜਾਏਗੀ ਜੁੱਤੀ ਫੇਰੂ ਇਹਦੇ ਮੈਂ ਜੇ ਅਗੇ ਤੋਂ ਏਵੇ ਤੇਰੇ ਪੇਕੀ ਫੋਨ ਕੀਤਾ ਇਹਨੇ ਘਰਵਾਲੀ ਸਿਰ ਝੁਕਾਈ ਰੋ ਰਹੀ ਸੀ ਪਤਾ ਨਹੀਂ ਪਛਤਾਵਾ ਸੀ ਜਾ ਨਹੀਂ ਉਸ ਨੂੰ ਪਰ ਮੇਰੀਆਂ ਨਜਰਾਂ ਚ ਬਾਈ ਦਾ ਸਤਿਕਾਰ ਹੋਰ ਵੱਧ ਗਿਆ ਸੀ ਘਰਵਾਲੀ ਸਕੂਲ ਜਾਣ ਨੂੰ ਤਿਆਰ ਹੁੰਦੀ ਰੋਜ ਬੁੜ ਬੁੜ ਕਰਦੀ ਤੇ ਮੱਥਾ ਤੀਊੜੀਆਂ ਨਾਲ ਭਰ ਆਖਦੀ ਨਿਕੰਮਾ ਏ ਤੂੰ ਜੋ ਸਾਰੀ ਉਮਰ ਭਰਾ ਥਲੇ ਲਗਿਆ ਰਿਹਾ ਤੈਨੂੰ ਲਾਈ ਲੱਗ ਨੂੰ ਭੋਰ ਭੋਰ ਕੇ ਖਾਵੇ ਤੂੰ ਹਾਲੇ ਵੀ ਓਹਨਾ ਮਗਰ ਬੱਕਰੀ ਵਾਂਗ ਮੈਂ ਮੈਂ ਕਰਦਾ ਫਿਰਦਾ ਅੱਡ ਚੂਲਾ ਚੌਂਕਾ ਹੋਵੇ ਤਾਂ ਬੰਦਾ ਆਵਦੀ ਮਰਜੀ ਦਾ ਖਾ ਪੀ ਹੰਢਾ ਲੈਂਦਾਂ ਤੂੰ ਵਡਿਆ ਰਹਿ ਭਰਾ ਦੇ ਢੂਹੇ ਚ ਕਿ ਬੋਲਦਾ ਚੁੱਪ ਕਰਕੇ ਸੁਣ ਲੈਂਦਾ ਤੇ ਪਰ ਹਾਂ ਕਦੇ ਚੁਕਿਆ ਚੁਕਾਇਆ ਭਰਾ ਮੂਹਰੇ ਜਾ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਬਰਾਂਡੇ ਵਿਚ ਲਗੀ ਬੀਬੀ ਫੋਟੋ ਚ ਘੂਰ ਘੂਰ ਵੇਖਣ ਲਗਦੀ ਤੇ ਮੈਂ ਹਾਲ ਚਾਲ ਪੁੱਛ ਜਾ ਫਿਰ ਖੇਤੀ ਦੀ ਗੱਲ ਕਰ ਓਹਨੇ ਪੈਰੀ ਵਾਪਿਸ ਕਮਰੇ ਚ ਮੁੜ ਆਉਂਦਾ ਬੋਲਦਾ ਵੀ ਕਿਮੇ ਯਾਦ ਆ ਜਾਂਦਾ ਕਿ ਕਿਵੇਂ ਬਾਈ ਸੇਵੀਂ ਤੋਂ ਹੱਟ ਕੇ ਹੀ ਖੇਤ ਦਾ ਕੱਮ ਕਰਨ ਲੱਗ ਗਿਆ ਸੀ ਬਾਪੂ ਤੇ ਬਾਈ ਨੇ ਬਥੇਰਾ ਕੰਮ ਕੀਤਾ ਉਮਰ ਤੋਂ ਪਹਿਲਾ ਹੀ ਬਾਈ ਦੀ ਦਾੜੀ ਤੇ ਚੀਟੇ ਧੌਲੇ ਆ ਗਏ ਸੀ ਮੈਨੂੰ ਹੋਸਟਲ ਪੜ੍ਹਨ ਭੇਜ ਦਿੱਤਾ ਤੇ ਮੈਨੂੰ ਪੰਜੀਰੀ ਕਦੇ ਖੋਇਆ ਬਾਈ ਆਪ ਫੜ੍ਹਾ ਕੇ ਆਉਂਦਾ ਆਪ ਤੇ ਕਦੇ ਪਤਾ ਨਹੀਂ ਕਦੇ ਖਾਦਾ ਹੋਣਾ ਕੇ ਨਾ ਪਰ ਮੈਨੂੰ ਕਦੇ ਥੋੜ ਨਹੀਂ ਸੀ ਆਉਣ ਦਿਤੀ ਜਿਨ੍ਹਾਂ ਚਿਰ ਪੜ੍ਹਦਾ ਸੀ ਬਾਈ ਨੇ ਕਦੇ ਕੋਈ ਕੰਮ ਕਰਨ ਨੂੰ ਨਹੀਂ ਸੀ ਕਿਹਾ ਤੇ ਨਾ ਕੋਈ ਸਾੜ੍ਹਾ ਕੀਤਾ ਸੀ ਤੇ ਹਾਂ ਹੋਸਟਲ ਤੋਂ ਆਕੇ ਮੈਂ ਵੀ ਇਕ ਦਿਨ ਪੱਠੇ ਵਢਣ ਚਲਾ ਗਿਆ ਤਾਂ ਬਾਈ ਨੇ ਬਹੁਤ ਮਨ੍ਹਾ ਕੀਤਾ ਕੇ ਤੇਰੇ ਖਲੀਆਂ ਪੈ ਜਾਣ ਗਿਆਂ ਪਰ ਮੈਂ ਬਾਈ ਦੀ ਨਾ ਸੁਣੀ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

ਕਿ ਲੋਕਾਂ ਨੂੰ ਤਮਾਸ਼ਾ ਨਾ ਦਿਖਾਉਣਾ, ਰਲ ਮਿਲ ਕੇ ਰਹਿਓ ਬਾਈ ਨੇ ਬੀਬੀ ਤੋਂ ਬਾਅਦ ਮੇਰਾ ਪਹਿਲਾ ਤੋਂ ਵੱਧ ਖਿਆਲ ਰੱਖਿਆ ਚੂਰੀ ਆਪ ਕੁਟਦਾ, ਤੇ ਮੇਰੀ ਪਸੰਦੀ ਦਾ ਪੁਦੀਨੇ ਦੀ ਚਟਨੀ ਵੀ ਆਪੇ ਬਣਾਉਂਦਾ ਤਾਂ ਕਿ ਕਦੇ ਏ ਨਾ ਲਗੇ ਕਿ ਬੀਬੀ ਤੋਂ ਬਾਅਦ ਕਿਸੀ ਨੇ ਖਿਆਲ ਨੀ ਰੱਖਿਆ, ਮੇਰੇ ਵਿਆਹ ਚ ਤਾ ਮੂਰੇ ਹੋਕੇ ਸਾਰੇ ਕਾਰਜ ਆਪ ਕੀਤੇ ਮਾਂ ਬਣਕੇ ਪਿਓ ਬਣ ਕੇ ਪਾਣੀ ਵਾਰਨ ਵੇਲੇ ਵੱਡੀ ਭੂਆ ਥਾਲ ਚੁਕੀ ਫਿਰੇ ਤਾ ਬਾਈ ਓਹਤੋਂ ਥਾਲ ਫੜ੍ਹ ਕੇ ਆਪ ਪਾਣੀ ਵਾਰ ਕੇ ਪੀਤਾ ਭਰੇ ਗਲੇ ਨਾਲ ਬਾਈ ਦੇ ਪੈਰੀ ਹੱਥ ਲੈ ਕੇ ਗੱਲ ਲਗ ਗਿਆ ਸੀ ਘਰਵਾਲੀ ਨੂੰ ਸਭ ਡਰਾਮਾ ਲਗਦਾ ਸੀ ਓਦੋ ਵੀ ਤੇ ਹੁਣ ਵੀ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 ਆਵਦੇ ਲਈ ਘਰਵਾਲੀ ਨੇ ਨਵੀ ਸਕੂਟਰੀ ਲਈ ਤੇ ਫਿਰ ਕਾਰ ਤੇ ਬਾਈ ਨੇ ਕਦੇ ਕੁੜੱਤਣ ਨਹੀਂ ਸੀ ਘੋਲੀ ਨਾ ਕਦੇ ਭਾਬੀ ਦੇ ਮੱਥੇ ਵੱਟ ਵੇਖਿਆ ਸੀ

ਆਪਾਂ ਸਾਰੇ ਚਲਦੇ ਆ ਬਾਈ ਨੇ ਹੱਸਕੇ ਹੱਸਕੇ ਆਖਣਾ ਨਾ ਨਿਕਿਆ ਸਾਡਾ ਤਾਂ ਘਰ ਹੀ ਸ਼ਿਮਲਾ ਹੈ ਨਾ ਸ਼ੋਂਕ ਹੈ ਆਪਾਂ ਨੂੰ ਘਰ ਚੰਗਾ ਲਗਦਾ ਆਵਦੀ ਭਰਜਾਈ ਨੂੰ ਲੈਜੋ ਜੇ ਜਾਂਦੀ ਹੈ ਤਾਂ ਭਰਜਾਈ ਨੂੰ ਪੁੱਛਣਾ ਤੇ ਓਹਨੇ ਕਹਿਣਾ ਕੇ ਜੇ ਥੋਡਾ ਬਾਈ ਨੀ ਜਾਂਦਾ ਤਾ ਮੈਂ ਕਿ ਕਰਨਾ ਓਥੇ ਸੂਰਤ ਮਗਰ ਰਹਿੰਦੀ ਤੇ ਨਾਲੇ ਜੇੜ੍ਹੀ ਵਾਢੇ ਚ ਖੜੀ ਮੱਝ ਹੱਥ ਪਈ ਉਸ ਦਾ ਕਿ ਕਰਾਂ ਗੇ ਵਡੱਪਣ ਸੀ ਕਿ ਓਹਨਾ ਨੇ ਕਦੇ ਸਾਹੜਾ ਨਹੀਂ ਸੀ ਕੀਤਾ ਕਦੇ ਕਦੇ ਭਾਬੀ ਦੇ ਘਸੀ ਚੁੰਨੀ ਵੇਖਦਾ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

ਨਵੀ ਤਾਜੀ ਅੱਜ ਯਾਰ ਕਟਾਉਣਾ ਸਾਹਿਬ ਆਉਣ ਦਾ ਪ੍ਰਬੰਧ ਸੀ ਗਾ ਆਈ ਨਹੀ ਹੋਇਆ ਹੈਗਾ ਹੈਂ ਮੇਰੀ ਵਿਸਕੀ ਖਰਾਬ ਹੋ ਗਈ ਹੇੈ

ਇੱਕ ਪਾਸੇ ਮਾੜੀ ਜਿਹੀ ਕਟਿੰਗ ਕੁਟਿੰਗ ਕਰਵਾ ਲਈਏ ਮੂੰਹ ਦੀ

ਤੂੰ ਤਾਂ ਸੌ ਵੀ ਲਈ ਮੈ ਤਾਂ ਉਹ ਵੀ ਨਹੀ ਸੁੱਤਾ

ਉਹ ਦਲਬੀਰ ਆਇਆ ਸੀਗਾ ਬੈਠਾ ਗੱਲਾ ਮਾਰੀ ਗਿਆ

ਕਰਦਾ

ਇੱਥੇ ਤਾਂ ਆਇਆ ਚਲੋ ਅੱਜ ਘਰ ਸੀਗਾ ਤਾ ਕਰਕੇ

ਉਹ ਕਹਿੰਦਾ ਜੇ ਫੇਰ ਮੈ ਦਿਨੇ ਸੌਣਾ ਨਾ ਉਹਨੂੰ ਪਤਾ ਕੀ ਐ ਕਹਿੰਦਾ ਜੇ ਮੈ ਦਿਨੇ ਸੌਣਾ ਨਾ ਤਾ ਰਾਤ ਨੂੰ ਨੀਂਦ ਨਹੀ ਆਉਂਦੀ ਕਹਿੰਦਾ ਸਾਰੀ ਰਾਤ ਮੈੇਰੇ ਸਿਰ ਤੇ ਵਜਨ ਪਈ ਜਾਂਦਾ ਉਹਦਾ ਸਾਰਾ ਸਿਰ ਤਾ ਫਟਿਆ ਪਿਆ ਦਿਖਾਉਗਾ ਕਦੇ ਉਹ ਯਾਰ ਮੈ ਨਹੀ ਦੇਖਣਾ ਮੈਨੂੰ ਤਾਂ ਪਹਿਲਾ ਹੀ ਦੇਖ ਦੇਖ ਕੇ ਇੰਨਾ ਉਹ ਹੁੰਦਾ ਕਿਸੇ ਨੂੰ ਨਹੀ ਆਪਣੇ ਮਿਹਰਾਂ ਨਹੀ ਬਲ ਪਈਆ ਹੁੰਦੀਆ ਹਾਂ ਕਿਤੇ ਸੁਟ ਕੇ ਖੁਲ੍ਹੀਆ ਹੁੰਦੀਆ ਐ ਉਹਦਾ ਇਹਦੇ ਸਿਰ ਦੇ ਆਲੇ ਦੁਆਲੇ ਬਾਲ ਨੇ ਟਾਕੇ ਲਗੇ ਨੇ ਐ ਲਾਇਨਾ ਜਿਹੀਆ ਸਾਰੀ ਇੰਨੀ ਲੰਬੀਆ ਲੰਬੀਆ

ਚੱਲ ਯਾਰ ਠੀਕ ਹੋ ਜਾਵੇ

ਚੱਲ ਫਿਰ ਵੀ ਤੁਰਦਾ ਫਿਰਦਾ ਤਾਂ ਹੈਗਾ ਨਾ ਵੀ ਤੁਹਾਡੇ ਘਰ ਆ ਜਾਂਦਾ ਨਹੀ ਲੈ ਕੇ ਆਉਣਾ ਫਿਰਦਾ ਮੋਟਰਸਾਇਕਲ ਤੇ ਬਿਠਾ ਕੇ ਇੰਨਾ ਨਹੀ ਤੁਰ ਹੁੰਦਾ ਬਾਥਰੂਮ ਵੀ ਉਹਨੂੰ ਫੜ ਕੇ ਲਿਜਾਉਣਾ ਪੈਂਦਾ

ਇੱਕ ਬਾਹ ਹੈ ਸੁੱਜੀ ਹੈਗਾ ਵੀ ਸੱਜਾ ਪਾਸਾ ਹੈ ਨਾ ਸਾਰਾ ਹੀ

ਉਹਦਾ ਨਾ ਜੀਅ ਲੱਗ ਜਾਂਦਾ ਇੱਦਰ ਆ ਕੇ TV ਦੇਖਦਾ ਹੈ ਗਾਲਾ ਕੱਢੀ ਜਾਂਦਾ ਕਦੇ ਜਾ ਕਦੇ ਉਹਨਾਂ ਨੂੰ ਲੈ ਜਾਂਦਾ ਆ ਵਾਲਿਆਂ ਨੂੰ ਜਾ ਟੀਵੀ ਆਲੀਆ ਨੂੰ ਪਰ ਉਹ ਇਥੇ ਅਉਂਦੇ ਜਾਂਦੇ ਰਹਿੰਦੇ ਨੇ ਕਿ ਉਹਨਾਂ ਦੇ ਜਵਾਕਾ ਨੂੰ ਦੇਖ ਦੇਖ ਕੇ ਮਾਨ ਲੱਗਿਆ ਰਹਿੰਦਾ ਘਰੇ ਉਹ ਕੱਲਾ ਹੀ ਬੈਠਾ ਰਹਿੰਦਾ ਉਥੇ

ਨਵੀ ਤਾਜੀ ਨਵੀ ਤਾਜੀ ਕੁੱਛ ਨਹੀ ਹੈਗੀ ਜਿਹੜਾ ਮੈ ਤੈਨੂੰ phone ਤੇ phone ਕੀਤਾ ਸੀ ਉਹ

ਇਹ ਵੀ ਰੱਖ ਲੈਣਾ ਵੇਚਣਾ ਨਹੀ ਹੈਗਾ ਹੁਣ ਮੇਰੇ ਆਪਣੇ ਵਾਲਾ ਕਿਸੇ ਨੂੰ ਨਹੀ ਦੇਣਾ ਮੈ ਆਪਣੇ ਕੋਲ ਹੀ ਰੱਖੂਗੀ ਇਹਦਾ ਤਾਂ ਫਿਰ ਵੀ ਮੇਰੇ ਤੋਂ ਫਿਰ delete ਹੋ ਜਾਣਾ ਵਾ samsung ਤਿੰਨ ਤਾਂ ਹੈਗੇ ਨੇ ਇੱਕ ਇਹ ਵਾਲਾ ਬਸ ਹੋਰ ਕਿਹੜਾ ਤਿੰਨ ਹੈਗੇ ਨੇ ਇੱਕ ਇਹ ਵਾਲਾ ਬਾਕੀ ਦੋ ਕਿੱਦਰ ਤਿੰਨ ਹੀ ਹੋਣਗੇ ਇੱਕ ਇਹ ਵਾਲਾ ਇਕ ਆ ਵਾਲਾ ਜਿਹੜਾ ਕੋਲੇ ਹੈ ਇੱਕ ਨਵਾ ਲਵਾਂਗੀ ਹਾਏ ਇੱਦਰ ਹੀ ਵੰਡ ਦੋ ਇੱਕ ਉਹ

ਨਾ ਦੇ ਹਾਂ ਯਾਰ ਟੁੱਟੇ ਤਾਂ ਪਏ ਨੇ ਇਹ ਵੀ ਦੇਖ hello ਨਾ ਨਾ ਬਹਾਨਾ ਜਿਹਾ ਲੈਕੇ ਥੱਲੇ ਛੱਡ

ਕਿਹਨੇ ਥੱਲੇ ਸਿਟਦੇਨਾ

ਫਿਰ ਨਵਾ ਲੈ ਪੈੇਸੇ ਤਾਂ ਤੇਰੇ ਹੀ ਲੱਗਣੇ ਹੈ ਮੈ ਥੋੜੀ ਲਿਆ ਕੇ ਦੇਣਾ ਤੈਨੂੰ ਸਗੋ ਮੈਨੂੰ ਲਿਆ ਕੇ ਦੇ ਤੂੰ ਤਾਂ ਮੈਨੂੰ ਆਈ ਬੜੀ ਦੇਖੀ ਕਿੰਨਾ ਫਾਇਦਾ ਉਠਾਉਦਾ

ਇਹ ਪਤਾ ਕਿਵੇ ਫਿਰੀ ਜਾਂਦਾ ਜਿਵੇ ਪਰਾਇਆ ਬੰਦਾ ਹੋਵੇ ਜਿਹਨੂੰ ਮਤਲੱਬ ਬੰਦਾ ਕਹਿੰਦਾ ਵੀ ਤੂੰ ਹੋਇ ਜਾਂਦੀ ਹੋਏ ਜਾਂਦੀ ਫਿਰ ਵਨ ਪਲਸ ਦਾ ਲੈ ਲੈ ਵਨ ਪਲੱਸ ਦਾ ਲੈ ਲਾ ਆ ਵਾਲਾ ਵਿੱਚ ਦੇਦੇ ਜਿਹੜਾ ਨਵਾ model ਆਇਆ ਪਤਾ ਵਨ ਪਲੱਸ ਦੀ ਕੰਪਨੀ ਵਧੀਆ ਵਾ ਉੱਨੀ ਹਜ਼ਾਰ ਦਾ ਐ ਵੀਹ ਹਜਾਰ ਦਾ ਹੈ। ਉਹ ਯਾਰ ਬੱਸ ਕਰਿਆ ਕਰ ਤੇਰੇ ਤੋ ਬੈਟਰੀ ਨਹੀ ਚਾਰਜ ਹੋਣੀ ਤੂੰ ਤਾਂ ਪਹਿਲਾ ਹੀ busy ਬੰਦਾ ਤਾ ਕੱਟ ਤਾ ਜਾਇਆ ਕਰੋ ਕੁਝ

ਚਲ ਕੋਈ ਨਹੀ ਦੇਖਾਂਗੇ ਮੇਰੇ ਕੋਲੇ ਹਜੇ ਚਲਦਾ ਪਇਆ ਚਲਾਈ ਜਾਣਾ ਤੈਨੂੰ ਮੈ ਉਹੀ ਕਹਿਣਾ ਤੇਰੇ ਤੋ ਤਾ ਚੱਲ ਜਾਣ ਮੇਰੇ ਤੋ ਤਾ ਚੱਲਣਾ ਹੀ ਨਹੀ ਜੇ ਮੈ ਸੋਚਦੀ ਹਾਂ ਨਾ ਚਲ ਜਿਹੜੀਆ ਇਸਦੇ ਵਿੱਚ photo ਜਿਹੀਆ ਕੱਢ ਲਵਾ data ਪਇਆ ਵਾ ਨਹੀ ਤਾਂ ਫਿਰ ਕਿਦਰੋ ਕੱਢ ਹੋਣਾ ਵਾ ਜੇ ਇੱਕ ਵਾਰ ਖਰਾਬ ਹੋ ਗਿਆ ਜੇ ਇਕ ਵਾਰ ਖਰਾਬ ਹੋ ਗਿਆ ਫਿਰ delete ਮਾਰ ਕੇ ਕੱਢਣਾ ਪੈਣੇ ਯਾਰ pendrive ਘਰੇ ਪਈ ਸੀਗੀ ਹੁਣ ਅੱਜ ਕੱਲ ਨੂੰ ਲੈ ਕੇ ਜਾਵਾਗੀ LCD ਤੇ ਲੱਗੀ ਪਈ ਸੀ

ਬੋਲੋ ਜੇ ਨਾ੍ ਚੱਲਿਆ ਮੈਨੂੰ ਦੇਦੀ ਪੰਜ ਸੋ ਰੁਪਏ ਦਾ

ਬੱਤੀ GB ਲੈ ਲੈ ਚੋਠ GB ਲੈ ਲੈ ਤਿੰਨ ਸੋ ਹਾਂ ਮੈ ਤੈਨੂੰ phone free ਚ ਲਿਆ ਕੇ ਦੇਵਾ ਤੇ ਤੂੰ ਮੈਨੂੰ ਇੱਕ pendrive free ਚ ਨਹੀ ਲੈ ਕੇ ਦੇ ਸਕਦਾ ਉਹਦਾ ਵੀ ਤਾਂ ਪੰਜ ਸੋ ਛੇ ਸੋ ਲੈਣਾ ਵਾ ਗੱਲ ਸੁਣ ਠੀਕ ਨਾ ਮੇਰੀ ਪੂਰੀ ਗੱਲ ਸੁਣ ਲਿਆ ਕਰ ਪੂਰੀ ਮੈ ਤੈਨੂੰ ਇਹ ਕਹਿ ਰਿਹਾ ਵਾ ਕਿ GB ਜਿਹੜੀ ਇਕ ਉਹ ਹੈ ਮੈ ਤੈਨੂੰ ਦਿੱਤੀ ਸੀਗੀ pendrive ਮੈ ਦਿੱਤੀ ਨਹੀ ਹੈਗੀ ਉਹ ਕਿਹੜਾ ਪੈਸੇ ਲੈ ਲਏ ਉਹਦੇ ਮੈ ਤਾ ਤੈਨੂੰ ਕੁਲਵਿੰਦਰ ਤੋਂ ਦਿਲਾ ਦਿਨਾ ਬੱਤੀ GB ਦੀ ਲੈਣੀ ਹੈ ਤਾਂ ਪੰਜ ਸੋ ਦੀ ਆਵੇਗੀ ਜੇ ਸੋਲਾ GB ਦੀ ਲੈਣੀ ਹੈ ਤਾਂ ਤਿੰਨ ਸੋ ਦੀ ਦੁਆ ਦੁਗਾ ਮੈ ਉਹ ਭਾਜੀ ਤੋ phone ਲੈਣਾ ਵਾ hello ਉਹ ਭਾਜੀ ਤੋ phone ਲੱਗਿਆ ਸੱਚ ਸੱਚ rate ਦੱਸਣਾ ਵੀ ਇੰਨੇ ਦਾ ਲਿਆ ਵਾ ਹੈਣਾ ਜੇ ਕੁਲਵਿੰਦਰ ਭਾਜੀ ਤੋ ਪੁੱਛਣਾ ਦਾ ਵੀ ਕਿੰਨੇ ਦਾ phone ਆਉਂਦਾ ਵਾ ਫਿਰ ਉਹਤੋ ਲੈ ਲਵਾਗੇ

ਕੱਟੀ ਨਾ